ਹਾਂਜੀ ਬੁਰਾ ਹਾਲ ਹੀ ਹੈ ਫਿਰ।

ਹੋਰ ਪੱਖਾਂ ਲਾ ਕੇ . ਹਾਂ ਪੱਖਾਂ ਲਾ ਰੱਖਿਆ ਸੀਗਾ।

ਇਹ ਇਥੇ ਲਿਆਂਦਾ ਸੀਗਾ ਆਪਣੇ।

ਦੇਵ ਦਾ ਦੇਵ ਦਾ ਮੁੰਡਾ ਨੀ ਜਿਹੜਾ।

ਖੁਲੇ ਵਰਜੇ ਹੀ ਹ ਫਿਰ ਤਾਂ ਇਹ ਲੈ ਲੈ ਨਾ ਬੜੀਆਂ ਕਮ ਆਂ ਚੱਲੀ ਜਾਂਦੇ ਨਜ਼ਾਰੇ ਲੈਣੇ ਹਾਂ Battery ਬੁੱਤਰੀ ਸਮਭਾਲ ਤਾ ਯਾਰ। ਨਾ battery ਨੀ ਪਸੰਦ ਹੇਗਾ ਯਰ ਆਡੇ ਘੰਟੇ ਚ ਪੰਜ percent. ਅੱਧੇ ਘੰਟੇ ਚ ਓੰਜ percent.

ਮੇਰਾ ਇਹਨਾਂ ਮਮ੍ਮੀ ਆਲੇ ਤੇ ਨਾਲ ਹੋਏਗਾ ਘਰੇ।

ਮੇਰਾ ਆਲੇ ਤਾਂ ਪਿਆ ਤੋਂ plus ਪਿਆ ਇਕਵੰਜਾ ਪਿਆ। ਮੇਰਾ ਤਾਂ ਚਾਲੀ ਆ। ਬਸ ਕਰ ਜੁ ਗਾ। ਹਾਂ। ਇਕ ਤਾਂ ਕਰੇਇ ਜਾਊਗਾ। ਕਰਾਈ ਹੀ ਜਾਉ ਚਲ ਹੋਰ ਦਸੋ ਕੋਈ ਨਵੀ ਤਾਜੀ। ਬੜੀਆਂ ਦਸ ਯਾਰ ਹੁਣ ਹਵਾ ਚਲ ਰਹੀ ਹ ਭਰ। ਅੱਛਾ ਅੱਛਾ ਠੀਕ ਹੈ ਜੀ . ਹਾਂ ਹਾਂ। ਕਿਵੇਂ? ਮੈਂ ਕਿਹਾ ਗਰਮੀ ਜਿਆਦੇ . ਹੋਰ ਬਲਿੰਦ ਚ ਬੈਠੇਗਾ ਯਾਰਾਂ ਕਮ ਕਰਨ ਦਾ ਜੀ ਨੀ ਕਰਦਾ। ਜੀ ਤਾਂ ਕਰਦਾ ਨੀ ਯਰ।

ਹਾਂ ਮੈਂ ਤੇ ਪਾ ਰੱਖਿਆ ਠੰਡ ਲੱਗੀ ਜਾਂਦੀ ਆ ਨਾ ਪੱਖੇ ਨਾਲ ਫਿਰ ਥੋੜੇ ਜਿਆਦਾ ਤੇਜ ਚਲੀ ਜਾਂਦਾ ਪੱਖਾ।

ਹਾਂ ਫਰਕ ਤੇ ਹੇਗਾ ਘਰੇ ਲੱਗਿਆ ਹੋਏ ਦਰਖਤ। ਮੁੰਡੀਏ ਥਲੇ ਮਜਾ ਵੀ ਪਏਗਾ। ਨਾ ਮੰਜੇ ਦੀ ਲੋੜ ਨੀ ਹੇਗੀ ਬੜੀਆਂ ਪੱਖਾਂ ਹੈਗਾ।

ਲੋੜ ਹੀ ਨਹੀਂ ਇਕ ਕਲੇ ਬੰਦੇ ਨੂੰ ਸੋ ਹੀ ਹੇਗਾ।

ਆਹੋ ਮੈਂ ਵੀ ਉਹ ਦੇਖ ਕੇ ਤਾਂ ਬੀ ਏਨਾ ਏਡੀ ਵੱਡੀ ਚੀਜ਼ ਚੱਕ ਟੀ ਪਰ ਤਾਂ ਵਿਚ ਲੋਕ ਕਹਿ ਜਾਂਦੇ ਨੇ ਕਹਿੰਦੇ ਸਾਡੇ ਐ plates ਡਿੱਗ ਗਈਆਂ ਐਂ ਹੋ ਗਿਆ plates ਨੇ। ਇਹ ਵੀ ਕੁੱਛ ਨਹੀਂ। ਹਾਂ ਉਹ ਤਾਂ ਫਿਰ ਵੀ ਕੁੱਛ ਨਹੀਂ ਜਦੋਂ ਜੜੋਂ ਪੱਟ ਤਾ ਜਮਾ ਜੜੋਂ ਲਾਹ ਕ ਰੱਖਤਾ। ਜਮਾ ਹੀ ਚੱਕ ਤਾ ਯਾਰ।

ਮੈਂ ਹੈਰਾਨ . ਮੈਂ ਵੀ ਗੱਲ ਤੋਂ ਹੈਰਾਨ ਪਿਆ ਬੀ ਏਨਾ ਕਿਵੇਂ ਬਹੁਤ ਪੁਰਾਣਾ ਸੀਗਾ। ਹਮ ਛਕਾ ਰੋਕਦਾ ਸੀ ਮੇਰਾ . ਹੁਣ ਨੀ ਰੁਕਦਾ ਹੈਗਾ। ਪਤਾ ਕਿਵੇਂ ਦੁਕਾ ਦੁਕਾ ਦੁਕਾ।

ਦੁੱਕਾ ਹੋਗਿਆ ਤਾ। ਹਾਂਜੀ .

ਪਹਲੇ ਤਾਂ ਓਥੇ ਦੁੱਕਾ ਹੀ ਸੀ ਸਾਰਿਆਂ ਲਈ ਦੁੱਕਾ ਬਾਕੀ। ਉਹ ਉੱਤੇ ਵਜਦਾ ਜਾਕੇ। ਹਾਂ ਦੁੱਖ ਤਾਂ ਹੁੰਦਾ ਹੀ ਆ ਵੀ ਸਾਰਾ ਜ਼ੋਰ ਲਗ ਗਯਾ ਨੇ ਛੱਤ ਤੇ . ਉਹ ਹੀ ਤਾਂ ਗੱਲ ਆ ਯਾਰ।

ਦਰਦ ਤਾਂ ਹੁੰਦਾ ਹੀ ਹੈ।

ਕੀ ਕਰ ਸਕਦੇ ਆ। ਆ ਪਤਾ ਕਿ ਕਰਦੇ ਸਕਦੇ ਹ ਇਦ੍ਹੇ ਵਿਚ ਜਿਵੇ ਹੁਣ ਯਰ ਦਰੱਖਤ ਆ। ਉਹ ਹੀ ਤਾਂ ਚੜੇ ਕੋਲੇ ਬਣੀ ਪਾਈ ਹ ਖਾਲੀ ਜੱਗ।

ਛੱਡ ਦੇ ਥਲੇ ਹਵਾ ਇਹ ਹੈਨਾ। ਉਸ ਤੇ ਨੇ ਕੀਤੀ ਹੋਣੀਆਂ। ਨੇ ਲਾਲ ਪੀਲੇ ਨੇ,

ਆਪ ਨੇ ਪਸੰਦ ਨਹੀਂ ਹੇਗਾ ਇਹ ਚੀਜ beer ਬੂਅਰ ਵਾਲੇ ਬੰਦੇ ਆ beer ਬੂਅਰ ਪੀ ਲੈਂਦੇ ਆ। Beer ਤਾਂ ਚੱਲ ਠੀਕ ਹ ਕੋਈ ਹੁਣ ਨਸ਼ਾ ਨੀ ਨਾ ਕਰਤਾ।

ਠੀਕ ਹੈ। ਪਸੀਨੇ ਪਸੀਨੇ ਹੁਈ ਜਾਂਦੇ ਖੜੇ ਓਹਦੇ ਦੇਖਾਂਗੇ।

ਫੇਰ ਮੈਨੂੰ ਪਸੀਨਾ ਜੇਹਾ ਘੱਟ ਆਉਂਦਾ ਗਰਮੀ ਚ। ਗਰਮੀ ਤਾਂ ਚੜੇ ਕੋਲੇ ਚਿੜੀਆਂ ਲੜਨ ਲਗ ਜਾਂਦੀਆਂ ਜਿਵੇ ਬਾਹਰ ਜਾਂਦਾ ਨਾ। ਗਰਮੀ ਲਡ਼ਦੇ ਫੇਰੇ ਠੰਡ ਚ ਫਿਰਦੇ ਹਨ। ਠੰਡ ਚ ਲੜਦੇ ਨੇ ਮੈਂ ਗਰਮੀ ਚ ਵੀ ਸੁਣਿਆ ਗਰਮੀ ਚ ਕਹਿੰਦੇ ਹੁੰਦੇ ਗਰਮੀ ਚ ਲੜਦੇ ਨੇ। ਹਾਂ ਉਹ ਮੇਰੇ ਨਾ ਪਿੱਛੇ ਦਾਗ ਹੁੰਦੇ ਸੀ ਚਿੱਟੇ ਜਹੇ ਦਾਗ ਉਹ ਫਲੈਰੀਆਂ ਜਹੀਆਂ ਹੋ ਜਾਂਦੀਆਂ ਜਿਹੜੀਆਂ ਉਹ ਮਰ ਜਾਂਦੀਆਂ ਹੁੰਦੀਆਂ ਗਰਮੀ ਚ ਫਿਰ।

ਇਹ ਜਾਕੇ ਦਿਕੱਤ ਆਉਂਦੀ ਹੁਣ ਤਾਂ ਹ ਨੀ ਵੀਰੇ। ਹੁਣ ਖੜੀ ਦਵਾਈ ਲੈਲਿਓ। ਉਹ ਤਾਂ ਆਪੇ ਹੀ ਹੱਟ ਜਾਂਦੇ ਆਪੇ ਹ ਹੋ ਜਾਂਦੇ ਨੇ ਉਹ ਤਾਂ .

Fashion ਕਰਕੇ ਵੀ ਫਰਕ ਪਾ ਜਾਂਦਾ ਆ। ਉਹ ਸਹੀ ਗੱਲ ਆ . ਹਾਂ ਹਵਾ ਚੱਲੀ ਜਾਂਦੀ ਆ ਬਾਹਰ।

ਹਾਂਜੀ ਚੱਲੀ ਜਾਂਦੀ ਆ ਬਾਹਰ ਹਵਾ ਤਾਂ। ਮੈਨੂੰ ਐਂ ਲਗਦਾ ਖਮਬੇ ਖਮਬੇ ਪੱਟ ਤੇ ਯਾਰ ਲਾਉਂਦੇ ਲਾਉਂਦੇ ਹੋਣਗੇ ਤਾਹਿ light ਗਈ। ਅੱਜ ਸਵਾਰ ਦੇ ਨੇ light ਸ਼ਾਇਦ ਬਾਕੀ group ਚ ਪਾਇਆ ਹੋਣਾ ਪਿੰਡ ਦੇ ਚ। ਪਤਾ ਨੀ ਯਾਰ ਪਾਇਆ ਕ ਨਹੀਂ। ਪਾਇਆ ਹੋਊਗਾ ਪਿੰਡ ਦੇ group ਚ add ਹੋਵੋਗੇ ਤੁਸੀਂ। ਨਾ ਨਾ ਪਾਇਆ ਨਹੀਂ।

ਹੋਰ ਜੋ ਪੁੱਛਣਾ ਮੈ ਦਸ ਦੁਗਾ ਹ ਹੀ ਹੋ। ਹਾਂ . ਸੀ ਪੈਣ ਸੀ ਪੈਣ ਨਾਲ ਉਹ ਓਥੇ ਨਾ ਉਹ ਡਿੱਗ ਪਏ ਖਮਬੇ ਖੁਮਬੇ। ਹਾਂ ਓਥੇ ਡਿੱਗ ਰਿਹਾ ਖਮਬੇ ਡਿੱਗ ਰਹੇ ਸੀ। ਹਾਂ ਓਥੇ ਡਿਗੇ ਪਏ ਨੇ light ਲੂਟ cut ਰੱਖੀ ਨਾਲ। ਹਾਂ ਨੀ ਫਿਰ ਚਲ ਓਧਰ ਜਿਹੜਾ ਓਧਰ ਲੀ side ਵਾਲਾ। ਹੋਰ ਆ ਸਹੀ ਗੱਲ ਆ। ਹਾਂ ਜੇ ਚਲ ਮੰਨਦੇ ਆ ਆਪਾਂ ਬੀ ਓਧਰਲੀ side ਵਾਲਾ cut ਦਿੰਦੇ ਆਪਣੇ ਆਲਾ ਤੇ ਚਲ ਆਉਣ ਦੇਣ।

ਗੱਲ ਤਾ ਸਹੀ ਆ। ਬਸ ਸੈਂਤੀ minute ਰਹਿ ਗੇਆ inverter ਬਸ battery .

ਉਂਜ charge ਬਹੁਤ ਤੇਜ ਹੁੰਦੇ ਇਹ। Charger ਤਾਂ ਮੇਰੇ ਆਲਾ ਵੀ phone ਛੇਤੀ ਹੋ ਜਾਂਦਾ ਹੈਗਾ।

ਨੀ ਬਹੁਤ ਕੱਢ ਬਹੁਤ time ਕੱਢ ਜਾਊਗਾ ਚਲੋ। ਕੱਢ ਤਾਂ ਜਾਊਗਾ।

ਹੋਰ ਕਿਵੇਂ . ਹੋਰ ਤਾਂ ਵਧੀਆ ਕੋਈ ਗੱਲਬਾਤ ਨੀ ਖੇਡ ਲਿਆ ਕਰੋ ਆਥਣੇ ਖੇਡ ਦੇ। ਦੇਖਿਆ ਕਰਾਂਗੇ ਸ਼ਾਮ ਨੂੰ ਖੇਡਿਆ ਕਰਾਂਗੇ ਘੰਟਾ ਇੱਕ ਅੱਧਾ। ਆਜਿਆ ਕਰੋ ਚਲੋ। ਆਇਆ ਕਰਾਂਗੇ।

ਅੱਜ ਦੇਖਦਾ ਆ ਮੈਂ ਤਾਂ .

ਅੱਛਾ ਮਾਰ ਨੇ ਆ ਗੇੜਾ। ਮੈਂ phone ਕਰੂੰਗਾ। ਮੈਂ ਤਾਂ ਬਰਾਡੇ ਜਾ ਕੇ ਆਵਾਂ .

ਉਹ .

ਵਾਲ ਵੂਲ ਜਹੇ ਕਟਵਾਏ ਹੁੰਦੇ ਆ ਉਹ ਵੀ ਬੜੇ .

ਕੇਹੜਾ ਆ ਉਹ ਮਰਾਸੀਆਂ ਵਾਲਾ।

light ਨਹੀਂ ਹੈਗੀ। Light ਤਾਂ ਆਈ ਨੀ ਹਾਂ ਉਹ inverter ਵਗੈਰਾ ਦਾ ਕਹਿਣਾ ਕੀ ਹੈਗਾ।

ਆਂਦੇ। ਯਰ ਉਹ ਪੈਸੇ ਬੜੇ ਮੰਗ ਏਨੇ ਤਾਂ ਵੱਲ ਨਹੀਂ ਜਿੰਨੇ ਉਹ ਪੈਸੇ ਮੰਗਦਾ। ਕਿੰਨੇ ਲੈ .

ਓਹਦੇ ਵਿਚ ਬੜਾ ਔਖਾ ਕੰਮ ਆ ਬਈ। ਮੈਨੂੰ ਵੀ ਨੀ ਛੱਡ ਦਾ ਹੈਗਾ ਜਦੋ ਮੈਂ ਕਈ ਵਾਰ ਮੈਂ ਵੱਗ . ਅਜੇ ਤਾਂ ਕਰਨਾ। ਮੈਥੋਂ ਵੀ ਪੈਸੇ ਪੂਰੇ ਲੈਂਦਾ ਇਹ ਨਹੀਂ ਕਦੀ ਕਿਹਾ ਬੀ ਚਲ ਬੀ ਚਾਚੇ ਦਾ ਮੁੰਡਾ ਕੋਈ ਗੱਲ ਨੀ ਵੀਹ ਤੀਹ ਘਟ ਦੇਦੇ ਕੋਈ ਨਾ ਚਲ ਤੀਹ ਦੇਦੇ .

ਹਾਂ ਇਹ ਤਾਂ ਗੱਲ ਹੀ ਹੈਗੀ। ਜੇ ਇਹਦੇ ਭਰਾ ਤੇ ਗਲਤੀ ਹੀ ਆ ਗਲਤੀ। ਕੀ ਕਹਿ ਸਕਦੇ ਆ ਗਲਤੀ ਹੋਈ ਆ . ਇਹਦੇ ਮਤਲਬ ਫਿਰ ਭਰਜਾਈ ਤੇਜ ਆ ਜਿਆਦਾ ਫਿਰ . ਹਾਂ। ਮੁਟਿਆਰਾਂ ਆਪਣੇ ਦੋਹਾਂ ਹੱਥਾਂ ਨੂੰ ਪਾਸਿਆਂ ਤੋਂ ਘੁਮਾਉਂਦੀਆਂ ਹਨ ਤੇ ਛਾਤੀ ਦੇ ਕੋਲ੍ਹ ਲਿਆ ਕੇ ਤਾੜੀ ਮਾਰਦੀਆਂ ਹਨ, ਫਿਰ ਸੱਜੀ ਬਾਂਹ ਲਹਿਰ ਵਾਂਗ ਉੱਪਰ ਉਲਾਰ ਕੇ ਖੱਬੀ ਬਾਂਹ ਹੇਠਾਂ ਵੱਲ ਲਟਕਾ ਕੇ ਬੜੀ ਮਨਮੋਹਕ ਅਦਾ ਨਾਲ ਚੁਟਕੀਆਂ ਮਾਰਦੀਆਂ ਹਨ ਫਿਰ ਇਸ ਦੇ ਉਲਟ ਖੱਬੀ ਬਾਂਹ ਉੱਪਰ ਵਾਲ ਵੱਲ ਲਹਿਰਾ ਕੇ ਅਤੇ ਸੱਜੀ ਬਾਂਹ ਹੇਠਾਂ ਵੱਲ ਲਟਕਾ ਕੇ ਚੁਟਕੀਆਂ ਮਾਰਦੀਆਂ ਹਨ, ਹਰ ਹੁਲਾਰੇ ਨਾਲ ਉਹ ਆਪੋ-ਆਪਣੇ ਲੱਕ ਨੂੰ ਦਿਲ-ਟੁੰਬੀ ਲਚਕ ਲੈਂਦੀਆਂ ਹਨ।

ਅਥਵਾ ਸਲਾਮੀ ਮੁਦਰਾ ਦਾ ਕਤਲ ਕਮਾਲ ਦੀ ਹੁੰਦੀ ਹੈ, ਸੰਮੀ ਲੋਕ-ਨਾਚ ਦੇ ਇੱਕ ਪ੍ਰਚਲਿਤ ਗੀਤ ਦੀਆਂ ਕੁਝ ਸਤਰਾਂ ਇਸ ਪ੍ਰਕਾਰ ਹਨ, ਸੰਮੀ ਮੇਰੀ ਵਣ ਕੂ ਤਾਂ ਮੇ ਮੇਰੇ ਵੀਰ ਦੀ, ਵਣ ਸੰਮੀਆਂ ਸੰਮੀ ਮੇਰੀ ਵਣ ਕੋਠੇ ਤੇ ਪਰ ਕੋਠੜਾ, ਵਣ ਸੰਮੀਆਂ ਸੰਮੀ ਮੇਰੀ ਵਣ ਕੋਠੇ ਤੇ ਤੰਦੂਰ ਵਣ ਸੰਮੀਆਂ ਸੰਮੀ ਮੇਰੀ ਵਣ ਗਿਣ-ਗਿਣ ਲਾਵਾਂ ਰੋਟੀਆਂ, ਵਣ ਸੰਮੀਆਂ ਖਾਣ ਖਾਵਣ ਵਾਲੇ ਦੂਰ, ਵਣ ਸੰਮੀਆਂ ਸੰਮੀ ਮੇਰੀ ਵਣ ਖਾਵਣ ਵਾਲੇ ਆ ਖਾਏ ਗਏ, ਵਣ ਸੰਮੀਆਂ ਸਮੁੱਚੇ ਪੰਜਾਬ ਵਿੱਚ ਪ੍ਰਚਲਿਤ ਲੋ ਲੋਕ-ਨਾਚ ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ-ਨਾਚ ਹੈ। ਪ੍ਰਕਿਰਤੀ ਪੱਖੋਂ ਦੂਜੇ ਲੋਕ-ਨਾਚਾਂ ਵਿੱਚ ਇਸ ਦੀ ਵੱਖਰੀ ਪਛਾਣ ਹੈ, ਭਾਵੇਂ ਇਸ ਲੋਕ-ਨਾਚ ਨੂੰ ਇਸਤਰੀਆਂ ਗਿੱਧੇ ਜਾਂ ਆਪਣੇ ਹੋਰ ਲੋਕ-ਨਾਚਾਂ ਦੇ ਆਰ ਅਰੰਭਿਕ ਜਾਂ ਅੰਤਿਮ ਦੀ ਪੇਸ਼ ਕਰ ਲੈਂਦੀਆਂ ਹਨ ਪਰੰਤੂ ਇਹ ਬਾਲੜੀਆਂ ਦਾ ਇਹ ਹੀ ਸੁਤੰਤਰ ਲੋਕ-ਨਾਚ ਹੈ ਅਤੇ ਇਸ ਨੂੰ ਖੇਡ ਦੀ ਵੀ ਨਹੀਂ ਮੰਨਣਾ ਚਾਹੀਦਾ ਕਿੱਕਲੀ ਜਾਂ ਕਿਰਕਲੀ ਤੋਂ ਭਾਵ ਖ਼ੁਸ਼ੀ ਅਤੇ ਚਾਅ ਭਰਪੂਰ ਅਵਾਜ਼ ਹੈ, ਅਸਲ ਵਿੱਚ ਇਹ ਲੋਕ-ਨਾਚ ਗਿੱਧੇ ਦੀ ਨਰਸਰੀ ਹੈ। ਨਿੱਕੀਆਂ ਕੁੜੀਆਂ ਆਪਣੇ ਮਨ-ਪ੍ਰਗਟਾਵੇ ਲਈ, ਕਿਸੇ ਖ਼ੁਸ਼ੀ ਦੇ ਮੌਕੇ, ਦੋ ਜਾਂ ਦੋ ਤੋਂ ਵੱਧ ਦੇ ਸਮੂਹ ਵਿੱਚ ਕਿਸੇ ਵਿਹੜੇ, ਖੇਤ, ਚੁਰਸਤੇ ਜਾਂ ਕੋਠੇ ਦੀ ਛੱਤ ਆਦਿ ਥਾਂਵਾਂ ਤੇ, ਇਸ ਲੋਕ-ਨਾਚ ਨੂੰ ਨਿੱਕੇ-ਨਿੱਕੇ ਲੋਕ-ਗੀਤਾਂ ਦੇ ਨਾਲ ਨੱਚ ਲੈਂਦੀਆਂ ਹਨ, ਪ੍ਰਚਲਿਤ ਲੋਕ-ਗੀਤ ਦੇ ਬੋਲ ਹਨ ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ-ਮੂੰਹ ਜਵਾਈ ਦਾ, ਇਸ ਪ੍ਰਕਾਰ ਇਹ ਕੁੜੀਆਂ ਕਿਸੇ ਵੀ ਥਾਂ ਇਕੱਤਰ ਹੋ ਕੇ, ਦੋ-ਦੋ ਜੋਟੇ ਬਣਾ ਲੈਂਦੀਆਂ ਹਨ।

ਅਤੇ ਉਸ ਦਾ ਖੱਬਾ ਹੱਥ ਆਪਣੇ ਖੱਬੇ ਹੱਥ ਵਿੱਚ ਘੁੱਟ ਕੇ ਫੜ ਲੈਂਦੀ ਹੈ ਇਸ ਤਰ੍ਹਾਂ ਦੂਜੀ ਕੁੜੀ ਕਰਦੀ ਹੈ, ਇਸ ਮੁਦਰਾ ਵਿੱਚ ਦੋਂਹਾਂ ਕੁੜੀਆਂ ਦੀਆਂ ਦੋਹਾਂ ਬਾਹਾਂ ਦੀ ਸੰਗਲੀ ਜਿਹੜ ਅੱਠ ਦੇ ਹਿੱਸੇ ਹਿੱਸੇ ਵਰਗੀ ਬਣ ਜਾਂਦੀ ਹੈ, ਬਾਂਹਾਂ ਨੂੰ ਇਸ ਸਥਿਤੀ ਵਿੱਚ ਕਰਨ ਉਪਰੰਤ ਇਹ ਕੁੜੀਆਂ ਆਪਣੇ ਪੈਰਾਂ ਦਾ ਭਾਰ ਖੱਬਾਂ ਖੰਭਾਂ ਤੇ ਪਾ ਲੈਂਦੀਆਂ ਹਨ ਅਤੇ ਬਾਕੀ ਸਰੀਰ ਦਾ ਭਾਰ ਪਿਛਾਂਹ ਵੱਲ ਨੂੰ ਉਲਾਂਗ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਦੀ ਮੁਦਰਾ ਵਿੱਚ ਸਰੀਰ ਦੇ ਭਾਰ ਨੂੰ ਖੰਭਾਂ ਤੋਂ ਵੱਧ ਆਪਸੀ ਬਾਂਹਾਂ ਦੀ ਬਣਾਈ ਹੋਈ ਸੰਗਲੀ ਜਿਹਾ ਤੇ ਰੱਖਿਆ ਜਾਂਦਾ ਹੈ, ਕਿੱਕਲੀ ਸੰਬੰਧੀ ਪਰੰਪਰਾਦਾਇਕ ਲੋਕ ਗੀਤਾਂ ਦੇ ਬੋਲਾਂ ਦਾ ਉਚਾਰ ਕੀਤਾ ਜਾਂਦਾ ਹੈ ਅਜਿਹੇ ਕੁਝ ਲੋਕ-ਗੀਤਾਂ ਵਿੱਚ ਏਧਰ-ਉਧਰ ਗੀਤ ਦੀ ਟੋਨ ਮੁਤਾਬਕ ਇੱਕ-ਇੱਕ ਹੱਥ ਛੱਡ ਕੇ ਮੁਦਰਾ ਸਿਰਜਣ ਹਿੱਤ ਵੀ ਉਛਾਲਿਆ ਜਾਂਦਾ ਹੈ ਕੁੜੀਆਂ ਦੇ ਇਹ ਲੋਕ-ਗੀਤ ਮਾਂ, ਭਰਾ, ਪਿਤਾ ਦੇ ਅਮੁੱਕ ਪਿਆਰ ਦਾ ਸੰਕੇਤ ਹੁੰਦੇ ਹਨ ਅਤੇ ਨਾਲ-ਨਾਲ ਸਮਾਜਿਕ, ਸੱਭਿਆਚਾਰਿਕ ਅਤੇ ਰਾਜਨੀਤਿਕ ਪ੍ਰਬੰਧ ਆਦਿ ਦੇ ਦਾ ਨਿਰੂਪਣ ਕਰਨ ਵਾਲੇ ਹੁੰਦੇ ਹਨ, ਅਜਿਹੀਆਂ ਕੁਝ ਉਦਾਹਰਨਾਂ ਹਨ, ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ, ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾ, ਨੀ ਮੈਂ ਐਸ ਕਿੱਲੀ ਟੰਗਾਂ ਨੀ ਮੈਂ ਐਸ ਕਿੱਲੀ ਟੰਗਾ, ਇਸ ਤਰ੍ਹਾਂ ਤੇਜ਼-ਤਰਾਰ ਘੁੰਮਦੀਆਂ ਕੁੜੀਆਂ ਦੀ ਪਹਿਨੀਆਂ ਹੋਈਆਂ ਕੱਚ ਦੀਆਂ ਵੰਗਾਂ ਛਣਕਾਰ ਪੈਦਾ ਕਰਦੀਆਂ ਹਨ ਅਤੇ ਸਿਰਜਣਾ ਸਿਰਾਂ ਦੇ ਲਈ

ਹੋਈਆਂ ਰੋਚਕ ਦ੍ਰਿਸ਼ ਸਾਕਾਰ ਕਰਦੀਆਂ ਹਨ, ਇਸ ਤਰ੍ਹਾਂ ਇਹ ਤੀਬਰ ਗਤੀ ਦਾ ਜੁੱਟ-ਨਾਚ ਹੈ, ਜਿਸ ਵਿੱਚ ਕਿਸੇ ਵੀ ਸਾਜ਼ ਦੀ ਲੋੜ ਨਹੀਂ ਪੈਂਦੀ ਪਹਿਰਾਵੇ ਆਦਿ ਦੀ ਵੀ ਪੂਰਨ ਖੁੱਲ੍ਹ ਹੁੰਦੀ ਹੈ, ਗਿੱਧਾ, ਸੰਮੀ ਅਤੇ ਕਿੱਕਲੀ ਜਿਹੇ ਪ੍ਰਸਿੱਧ ਲੋਕ-ਨਾਚਾਂ ਤੋਂ ਇਲਾਵਾ ਪੰਜਾਬ ਦੀ ਇਸਤਰੀਆਂ ਦੇ ਹੋਰ ਲੋਕ-ਨਾਚ ਵੀ ਪ੍ਰਚਲਿਤ ਰਹੇ ਹਨ। ਕੁਝ ਭੂਗੋਲਿਕ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਵੰਡਾਂ ਦਾ ਜਾਂ ਵਲਗਣਾਂ ਦੇ ਕਾਰਨਾਂ ਕ ਕਰਕੇ ਇਸ ਪ੍ਰਕਾਰ ਦੇ ਲੋਕ-ਨਾਚਾਂ ਨੂੰ ਪੰਜਾਬ ਦੇ ਖ਼ਾਸ-ਖ਼ਾਸ ਅਤੇ ਇਕਹਿਰੇ ਖਿੱਤਿਆਂ ਵਿੱਚ ਹੀ ਨੱਚਿਆ ਜਾਣ ਲੱਗ ਪਿਆ ਜਿਸ ਸਦਕਾ ਇਹ ਇਹਨਾਂ ਨੂੰ ਸਮੂਹ ਲੋਕ ਪ੍ਰਵਾਨਗੀ ਨਾ ਮਿਲ ਸਕੀ ਅਤੇ